ਮਤਲਬ types ਦੇ ਹੁੰਦੇ ਏ ਬੱਚੇ ਸਾਰੇ

ਪਾਉਂਦੇ ਆ Wednesday ਨੂੰ ਬਹੁਤ interesting series ਹੈ ਬਹੁਤ ਵਧੀਆ

am ਸਕੂਲ ਵਿੱਚ ਉਹਨੂੰ ਮਤਲਬ admission ਲਾ ਦਿਨੇ ਨੇ never more ਆ may be ਸਕੂਲ ਦਾ ਨਾਮ ਉਸ ਚ ਅੱਗੇ ਹੁਣ continue

ਉਹਦਾ second season second season may be ਪਤਾ ਨੀ ਕਦ ਆਏਗਾ ਹੁਣ ਉਹ second season may be ਅਜੇਗਾ ਤਿੰਨ ਚਾਰ ਮਹੀਨੇ ਕਿਹ ਰਹੇ ਸੀਗੇ ਹਲੇ ਤਾਂ teaser ਹੀ ਦਿਖਾਇਆ ਸੀ ਮਤਲਬ ਜਲਦੀ ਅਜੇਗਾ

okay ਠੀਕ ਏ ਫ਼ੇਰ ਮੈਂ ਕਰਦੇ ਆਂ try ਫਿਲਹਾਲ ਜਦ ਤੱਕ ਛੁੱਟੀਆਂ ਨੇ

ਇੱਦਾਂ ਹੀ time ਪਾਸ

ਹੋਰ sir ਕਿ ਹਾਲ ਹੈ ਜੀ

ਬਸ ਠੀਕ ਹੈ sir ਮੈਂ ਵੀ sir ਮੈਨੂੰ ਇੱਕ ਗੱਲ ਦਸੋ ਉਹ ਨਾ ਸ਼ਰੀਰ ਹੈਗਾ ਨਾ ਜਿਵੇਂ ਹੈ ਨਹੀਂ ਥਕਿਆ ਥਕਿਆ ਜਾ ਥਕਾਵਟ ਜੀ down ਜਿਹਾ ਰਹਿੰਦਾ ਤੇ ਇਹਦੇ ਬਾਰੇ ਕਰੋ guide ਆਪਾਂ ਕਿ ਕਰ ਸੱਕਦੇ ਹਾਂ ਸ਼ਰੀਰ ਹੈਂ ਨਹੀਂ ਜਿਵੇਂ ਨਾ ਥਕਿਆ ਥਕਿਆ ਜਿਹਾ ਥਕਾਵਟ ਜੀ down ਜਿਹਾ ਰਹਿੰਦਾ ਤੇ ਇਹਦੇ ਬਾਰੇ ਕਰੋ ਕੁੱਛ guide ਆਪਾਂ ਕੀ ਕਰ ਸਕਦੇ ਹਾਂ ਇਹ ਨਾ ਆਪਣਾ ਆਪਣਾ main ਉਹੀ ਆ ਜਾਂਦਾ ਖਾਨ ਪੀਣ ਇਲਾਵਾ limitation ਜਾ food ਜੋ ਕੁੱਛ ਲੇਂਦੇ ਹਾਂ ਉਹ ਸਹੀ ਮਾਤਰਾ ਚ ਅਰ ਵਧੀਆਂ ਲਓ

ਨਹੀਂ ਦੇਖੋ ਆਪਾਂ ਰੋਟੀ ਪਾਣੀ ਤਾਂ ਪੂਰਾ ਖਾਂਦੇ ਹਾਂ

ਇਹ ਨਾ ਮਤਲਬ ਜਿਹੜੀ ਤਾਂ ਆਪਾਂ ਭੁੱਖ ਲੱਗਣ ਤੇ ਜਿਹੜੀ ਚੀਜ ਜੋ ਵੀ ਖਾਂਦੇ ਹਾਂ ਆਪਾਂ

ਬਾਕੀ ਇੱਕ ਹੁੰਦਾ nutrition ਤੁਸੀਂ ਸੁਣਿਆ ਹੋਣਾ ਪੋਸਟਿਕ ਤੱਤ ਪੋਸਟਿਕ ਤੱਤ ਹੁੰਦੇ ਹੈ ਠੀਕ ਹੈ ਹਮ ਇਹ ਆਪਨੇ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਐ ਉਹ ਹੁੰਦੇ ਨੇ ਪੋਸਟਿਕ ਤੱਤ

ਜਿਵੇਂ ਸ਼ਰੀਰ ਥਕਿਆ ਥਕਿਆ ਉਹ ਜਿਹੜੇ ਪੋਸਟਿਕ ਤੱਤਾ ਦੀ ਕਮੀ ਨਾਲ ਹੀ ਹੁੰਦਾ ਹੈ ਜੀ ਉਹ

ਹਾਂਜੀ ਉਵੇਂ ਖਾਨੇ ਚੋ ਵੀ ਮਿਲਦੇ ਨੇ ਆਪਾਂ ਪੋਸਟਿਕ ਤੱਤ ਪਰ ਉਹ ਕਿਉਂ ਉਹ

ਖੁਰਾਕ ਆਪਣੀ ਪੂਰੀ ਹੈ ਆਪਾਂ ਖਾਂਦੇ ਪੀਂਦੇ ਹਾਂ ਸਹੀ ਹੈ ਠੀਕ ਹੈ veg ਵੀ ਖਾਂਦੇ ਹਾਂ non veg ਵੀ ਖਾਂਦੇ ਹਾਂ ਠੀਕ ਹੈ

ਫੇਰ ਵੀ ਨਾ ਥਕਾਵਟ ਜਿਹੀ ਰਹਿੰਦੀ ਹੈ ਕਮਜੋਰੀ ਬਹੁਤ ਰਹਿੰਦੀ ਹੈ ਮਤਲਬ ਦੱਸਾ ਜੀ ਮੈਂ ਤੁਹਾਨੂੰ ਮੈਂ ਐਵੇਂ ਨਾ ਪੋਸਟਿਕ ਤੱਤਾ ਦੀ ਕਮੀ ਨਾਲ ਹੀ ਹੁੰਦਾ ਪੋਸਟਿਕ ਤੱਤ ਆਪਾਂ ਨੂੰ ਪੋਸਟਿਕ ਤੱਤ ਆਪਾਂ proper ਲੈਂਦੇ ਨਹੀਂ ਹੈਗੇ ਮਿਲਦੇ ਤਾਂ ਹੈਗੇ ਹੈ ਪਰ ਆਪਾਂ ਲੈਂਦੇ ਨਹੀਂ ਹੈਗੇ

ਖਾਣਾ ਪੀਣਾ ਤਾਂ ਦੇਖੋ ਐਂ ਹੈ ਜਿਵੇਂ ਪੋਸਟਿਕ ਤੱਤ ਛੇ ਤਰ੍ਹਾਂ ਦੇ ਹੁੰਦੇ ਨੇ ਜੀ ਇਹ

ਆਹ carbohydrates ਹੋ ਗਏ proteins ਹੋ ਗਏ multi vitamin mineral water ਇਹ ਹੋ ਗਏ

ਮਤਲਬ ਇਹਦੇ ਉਹ ਨੇ ਹੁਣ ਜਿਵੇਂ fat ਹੋ ਗਈ carbohydrates ਹੋ ਗਏ protein ਹੋ ਗਏ

ਹਾਂ ਜਿਵੇਂ ਹੁਣ ਰੋਟੀ ਪਾਣੀ ਖਾਂਦੇ ਹਾਂ ਆਪਾਂ ਉਹ ਉੱਥੋਂ ਦੀ ਮਤਲਬ ਅੰਦਰੋ ਊਰਜਾ body ਨੂੰ ਆਪਣੀ

micro ਹੋ ਗਏ ਜਿਹੜੇ multi vitamin ਹੋ ਗਏ ਜਿਹੜੇ mineral ਹੋ ਗਏ

ਆਹ micro ਹੋ ਗਏ

ਠੀਕ ਹੈ ਜੀ ਦੇਖੋ ਰੋਟੀ ਜਿਹੜੀ ਆਪਾਂ ਖਾਂਦੇ ਹਾਂ ਠੀਕ ਹੈ ਰੋਟੀ ਦੇ ਵਿਹ ਕਿੰਨਾ ਹੁੰਦਾ ਹੈ protein ਜਾ ਕਿੰਨਾ carbohydrate ਜਾ ਕਿੰਨਾ ਕਾ ਹੁੰਦਾ ਹੈ fat ਕਿ ਕਿੰਨੀ ਹੁੰਦੀ ਹੈ

ਜੇ ਆਪਣੇ ਚ ਰੋਟੀ ਚ protein ਹੈ ਨਹੀਂ ਫੇਰ ਰੋਟੀ ਕਹਾਣੀ ਨਹੀਂ ਚਾਹੀਦੀ ਨਹੀਂ ਨਹੀਂ ਰੋਟੀ ਖਾਣੀ ਹੈ ਇਹ ਨਹੀਂ ਹੈਗਾ ਨਹੀਂ ਖਾਣੀ ਚਾਹੀਦੀ ਬਾਕੀ ਹੋਰ ਚੀਜਾਂ ਚ ਹੈਗਾ ਮੈਂ ਉਹੀ ਤੁਹਾਨੂੰ ਦੱਸਿਆ ਹੈ ਨਾ ਜਿਹੜੀ ਰੋਟੀ ਹੋਈ ਨਾ ਅਨਾਜ ਜੋ ਵੀ ਹੋਇਆ ਇਹ ਆਪਣੇ ਭੁੱਖ ਲੱਗਣ ਦੇ ਜਦੋਂ ਆਪਾਂ ਨੂੰ ਦੱਸਦੇ ਨੇ ਆਪਾਂ ਨੂੰ ਭੁੱਖ ਮਿਟਾਉਂਦੇ ਨੇ ਇਹ

ਇਹਨਾਂ ਵਿੱਚੋ ਆਪਾਂ ਨੂੰ ਮਤਲਬ ਮਿਲਦਾ ਹੈਗਾ mix ਕਰਕੇ ਪਰ ਇਹਨਾਂ protein ਨਹੀਂ ਮਿਲਦਾ ਹੈਗਾ ਜਿੰਨਾ ਦੂਸਰੀ ਚੀਜਾਂ ਚ ਹੁੰਦਾ

ਹਾਂ ਜਿਵੇਂ ਦੁੱਧ ਹੋ ਗਿਆ ਦਹੀਂ ਹੋ ਗਿਆ soya ਹੋ ਗਿਆ

ਅਹ non veg ਵੀ ਆ ਜਾਂਦਾ ਉਹਦੇ ਚ ਬਾਕੀ ਦਾਲਾਂ ਦਾਲਾਂ ਦੇ ਵਿੱਚ protein ਬਹੁਤ ਹੈ ਜੀ ਨਹੀਂ ਹੁਣ ਦੇਖੋ ਜਿਹੜਾ ਦੁੱਧ ਹੈ ਆਪਾਂ ਤੁਸੀਂ ਦੁੱਧ ਕਿਹਾ ਦੁੱਧ ਚ ਅੱਜਕਲ ਮਿਲਾਵਟ ਬਹੁਤ ਹੋ ਗਈ

ਵੀ ਇਹ ਹੁਣ ਦੁੱਧ ਜਿਹੜਾ ਇਹਦੇ ਚ protein ਹੈ ਨਹੀਂ ਹੈਗਾ ਇਹ ਮਿਲਾਵਟ ਕਰਕੇ ਤਾਂ ਹੁਣ ਦੁੱਧ ਪੀਣ ਨੂੰ ਦਿਲ ਨਹੀਂ ਕਰਦਾ ਇਹਨੀਂ ਬਰੀਕੀਆਂ ਚ ਤਾਂ sir ਆਪਾਂ ਜਾ ਨਹੀਂ ਸੱਕਦੇ ਇਹਨਾਂ ਦੇ test ਇਹਨੇ ਮਹਿੰਗੇ ਹੁੰਦੇ ਨੇ ਹੁਣ ਉਹ ਜਾ ਤਾਂ ਆਪਾਂ ਦੁੱਧ ਏ ਪੀ ਸੱਕਦੇ ਹਾਂ ਜਾ ਆਪਾਂ test ਏ ਵੀ ਇਸ ਚ protein ਹੈਗਾ

ਠੀਕ ਹੈ ਉਹੀ ਹੈਂ ਨਾ ਹੁਣ ਬੰਦਾ ਕਰੇ ਕਿ ਇਹਨਾਂ ਤਾਂ ਹੁਣ ਤੁਸੀਂ ਦੇਖੋ ਦੁੱਧ ਤੁਸੀਂ ਮਿਲਾਵਟ ਕਰਦੇ ਹੈ ਇਹਨਾਂ ਵਿੱਚ ਯੂਰੀਆ ਵੀ ਪਾਉਣੇ ਹਾਂ ਸ਼ਰਫ ਪਾਉਣੇ ਹਾਂ ਤੇ ਕਿ ਕਿ ਕੁੱਛ ਲੋਕ ਪਾਉਣੇ ਐ ਠੀਕ ਹੈ ਹੁਣ ਇੱਕ ਪਾਸੇ ਤਾਂ ਆਪਣਾ ਦੁੱਧ ਪੀ ਲਵੇ ਤੇ ਦੂਏ ਪਾਸੇ ਉਹਨੂੰ ਖ਼ਰਾਬ ਕਰਦਾ ਫੇਰ ਉਹ

fat ਜਿਹੜੀ ਉਹ ਵਿੱਚ yellow ਨਹੀਂ ਹੁੰਦੀ yellow ਉਹ

ਅੱਛਾ ਮਤਲਬ ਉਹ ਉਹ ਖਾਣੀ ਨਹੀਂ ਚਾਹੀਦੀ

ਉਹੀ ਹੈ ਨਾ ਜਿਹੜੀ ਚੀਜ ਸਵਾਦ ਹੁੰਦੀ ਹੈ ਉਹਦਾ ਨੁਕਸਾਨ ਵੀ ਹੈਗਾ ਹੁਣ ਮਿੱਠਾ ਕਿੰਨਾ ਸਵਾਦ ਲੱਗਦਾ ਆਪਾਂ ਨੂੰ

ਵੈਸੇ ਵੀ ਨਹੀਂ ਖਾਣਾ ਚਾਹਿਦਾ ਇਹ ਘੀ ਜਿਹੜਾ ਹੁੰਦਾ ਹੈ ਨਾ ਕਾਫੀ ਖ਼ਰਾਬ ਹੁੰਦਾ

ਤੁਸੀਂ soya ਪਨੀਰ ਲੇ ਲਿਓ simple

ਉਹ ਖਾਕੇ ਦੇਖਿਓ ਤੁਹਾਡਾ ਦਿਲ ਨਹੀਂ ਕਰੂਗਾ ਅੱਛਾ ਜੀ ਮਤਲਬ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਇੰਨਾ ਉਹ ਹੈ ਕਿਆ ਬੇਕਾਰ ਚੀਜ ਲੇਕਿਨ ਉਹਦੇ ਗੁਣ ਨਹੀਂ ਆਪਾਂ ਨੂੰ ਪਤਾ

ਹਾਂ ਮਤਲਬ ਮੈਂ ਕਹਿ ਰਿਹਾ ਲੇਕਿਨ

ਠੀਕ ਹੈ ਠੀਕ ਹੈ ਮਤਲਬ soya ਵੀ ਖਾ ਲਵੇ ਤੇ ਜਿਹੜਾ ਦੁੱਧ ਹੈ ਜੀ ਹਾਂਜੀ

ਜਿਹੜਾ ਆਪਣਾ ਦੁੱਧ ਹੈ ਦੁੱਧ ਦੇ ਵਿੱਚ ਕਿੰਨਾ protein ਹੁੰਦਾ ਹੈ ਜੀ ਕਿੰਨਾ ਕ ਪੀਣਾ ਚਾਹਿਦਾ ਬੰਦੇ ਨੂੰ ਦੇਖੋ ਦੁੱਧ ਤਾ ਹੁਣ ਅੱਗੇ ਤਾਂ ਜਿਵੇਂ ਹੁਣ ਗੱਲ ਉਮਡਦੀ ਹੋਈ ਆ ਜਾਂਦੀ ਹੈ ਵੀ ਕੰਮ ਕਾਰ ਤੇ ਹੈ ਅਰ ਜੇ ਲੋਕ ਪੀਂਦੇ ਥੇ ਨਾ ਹਜਮ ਹੁੰਦਾ ਥਾ

ਅੱਛਾ ਹੁਣ ਹਜਮ ਨਹੀਂ ਹੁੰਦਾ

ਹਾਂ ਤੇ ਜਿਹੜਾ ਆਪਾਂ ਸਾਗ ਵਗੇਰਾ ਹੁੰਦਾ

ਸਾਗ ਕਹਿੰਦੇ ਸਾਗ ਵੀ ਖਾਣਾ ਚਾਹਿਦਾ ਹੈ ਉਹਦੇ ਚ iron ਵਗੇਰਾ ਚੀਜਾਂ ਹੁੰਦੀਆਂ ਨੇ ਹਾਂਜੀ ਹਾਂ ਉਸ ਚ ਹੁੰਦੀ ਹੈ iron ਹੁੰਦੀ ਹੈ ਠੀਕ ਹੈ ਜੀ

ਇਹਦੇ product ਚੱਲਦੇ ਨੇ nutrition ਦੇ ਮੈਂ net ਤੇ ਵੀ ਦੇਖਿਆ ਹੈ ਬਹੁਤ ਲੋਕ sale ਵੀ ਕਰਦੇ ਨੇ herbal life ਆਲੇ ਜਾ ਇਸ ਤਰ੍ਹਾਂ ਦੇ

ਦੇਖੋ ਜੀ ਜਿਹੜੀ ਮੈਂ ਤੁਹਾਨੂੰ ਸਹੀ ਦੱਸਾ ਜਿਹੜੀ ਵੀ ਉਹ product ਹੈਗੇ ਨੇ market ਵਿੱਚ ਆ ਰਹੇ ਨੇ ਜਾ organic ਨੇ ਜਾ herbal life ਦੇ ਨੇ ਜਾ ਕੋਈ ਹੋਰ ਉਹਦੇ ਨੇ

ਐਵੇਂ best ਨੇ ਉਹ ਨਾ ਮੈਂ ਤੁਹਾਨੂੰ ਉਹੀ ਦੱਸਦਾ ਜੀ ਉਹਨਾਂ ਦੇ ਵਿੱਚ ਕਿ ਹੈ ਉਹ ਮਹਿੰਗੇ ਵੀ ਹੁੰਦੇ ਨੇ ਤਾਹੀਂ ਮਹਿੰਗੇ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਮਤਲਬ herbal ਦੇ ਲਾ ਲਓ ਜਾ ਆਪਣਾ ਦੂਸਰਾ ਕਹਿਦੋ ਆਯੂਰਵੈਦਿਕ ਕਹਿਦੋ

ਮੈਂ ਤੁਹਾਨੂੰ ਦੱਸਦਾ herbal life ਦੇ ਵਿੱਚ herbal life ਦਾ main ਕਿ ਹੈਗਾ ਮੁੱਦਾ ਉਹਨਾਂ ਨੇ soya ਨੂੰ base ਬਣਾਕੇ ਹਾਂਜੀ ਜਦ ਤੁਸੀਂ ਵੀ ਤਾਂ herbal ਦਾ ਕਰਦੇ ਸੀ ਕੰਮ ਹਾਂਜੀ sir ਕਿੰਨੇ ਕਿਲੋ ਜੇ ਉਹ ਕਰਦੇ ਸੀ ਨਾ ਜੀ

ਕਿਲੋ soya ਪੀਸਦੇ ਤੇ ਤਾਂ ਉਹਦੇ ਵਿੱਚੋ ਉਹ ਨਿਕਲਦਾ ਤਾਂ protein

business ਮੈਂ ਤੁਹਾਨੂੰ ਦੱਸਾ ਵੀ ਉਹਦੇ ਵਿੱਚ ਐ ਸੀ ਵੀ ਕੋਈ advertisement ਨਹੀਂ ਹੈਗੀ ਜਿਹੜਾ ਪੈਸਾ ਹੈਗਾ ਹੁੰਦਾ ਉਹ ਭਾਵੇਂ ਕੋਈ ਵੀ company ਹੈ ਉਹ

ਹਾਂ ਇਹ ਥੋੜਾ ਜਿਹਾ ਉਹਨਾਂ ਦਾ ਹੈਗਾ

ਕਿ ਨਾਮ ਹੈ ਉਹਨਾਂ ਮਤਲਬ ਇਹਨਾਂ ਦਾ main ਮਤਲਬ ਮੁੜ ਕੇ ਇੱਕ ਗੱਲ ਹੈ ਜੀ ਇਹਨਾਂ ਚੀਜਾਂ ਚ ਜਿਹੜੀ ਹੈਗੀ ਨਾ ਪੋਸਟਿਕ ਤੱਤ ਨੇ ਉਹ ਹੁੰਦੇ ਨੇ

ਜਿਹੜਾ ਤੁਹਾਡੇ ਆਪਣੇ ਆਹ ਨੇ multi vitamin

ਆਪਾਂ ਨੂੰ ਇਹ ਸਿਰਫ ਛੇ ਤੋਂ ਸੱਤ ਘੰਟੇ ਆਪਨੇ body ਚ ਕੰਮ ਕਰਦੇ ਨੇ ਉਹ ਤੋਂ ਬਾਅਦ ਆਪਾਂ ਨੂੰ ਦੁਬਾਰੋ ਫੇਰ ਲੇਨੇ ਪੈਂਦੇ ਨੇ

ਇੱਕ age ਤੱਕ ਇਹ ਬਣਾਉਣੇ ਨਾ ਬੰਦ ਕਰ ਦਿੰਦੇ ਨੇ body ਉਹ ਤੋਂ ਬਾਅਦ ਆਪਾਂ ਨੂੰ ਲੇਣੇ ਹੀ ਪੈਂਦੇ ਨੇ ਬਾਹਰੋਂ

ਹੁਣ calcium ਹੈ ਉਹ ਵੀ ਇੱਕ ਮਤਲਬ ਇੱਕ time ਤੇ ਆਪਨੇ ਦੁਬਾਰੋ ਆਪਾਂ ਨੂੰ ਲੇਣੇ ਉਹ ਪੈਂਦੇ ਨੇ ਚੀਜਾਂ

ਪੰਜਾਹ ਸੱਠ ਸਾਲ ਤੋਂ ਉੱਪਰ ਜਾ ਕੇ ਹੱਡੀਆਂ ਕਮਜੋਰ ਹੋ ਗਈਆਂ ਜੀ ਏ ਹੋ ਗਿਆ ਫੇਰ ਉਹ calcium ਦੀ ਘਾਟ ਕਰਕੇ ਹੀ ਓ ਐ ਇਹ ਤੀਹ ਮੈਂ ਤੁਹਾਨੂੰ ਦੱਸ ਰਿਹਾ ਜੀ ਤੀਹ ਤੋਂ ਪੈਂਤੀ ਸਾਲ ਤੋਂ ਬਾਅਦ ਇਹ ਚੀਜਾਂ ਆਪਾਂ ਨੂੰ ਲੇਣੀਆਂ ਪੈ ਜਾਂਦੀਆਂ ਨੇ body ਆਪਨੇ ਬਣਾਉਣਾ ਬੰਦ ਕਰ ਦਿੰਦੀ ਹੈ ਹਾਂ ਬੰਦ ਕਰ ਦਿੰਦੀ ਹੈ

product ਕਿਹੜਾ ਜਿਹੜਾ ਅਹਿਜਾ ਆਪਾਂ ਲੇ use ਕਰ ਸੱਕਦੇ ਹਾਂ herbal ਦੇ product ਜਿਹੜੇ ਜਿਵੇਂ ਤੁਹਾਨੂੰ feel ਹੁੰਦਾ ਤੁਸੀਂ ਜਿਵੇਂ ਇਹਨਾਂ ਦੇ ਹੁੰਦੇ ਨੇ ਜਾ ਜੋ ਕਰਦੇ ਨੇ ਇਸ ਕੰਮ ਦੇ ਵਿੱਚ ਹੈਗੇ ਨੇ ਉਹਨਾਂ ਨਾਲ concern ਕਰਕੇ ਤੁਸੀਂ ਉਹਨਾਂ ਨੂੰ ਦੱਸ ਕੇ problem

ਉਹ ਕਰ ਸੱਕਦੇ ਹਾਂ

ਸਵੇਰੇ ਉੱਠ ਕੇ ਉੱਠਦਾ ਨਾ ਇੱਕ ਦਮ ਸੁਸਤੀ ਬਹੁਤ ਪੈਂਦੀ ਹੈ ਉੱਠਨ ਦਾ ਦਿਲ ਹੀ ਨਹੀਂ ਕਰਦਾ